ਜੋ ਵਾਦੇ ਨੀ ਵੀ ਹੈਂ ਹੁਣ ਮੈਂ ਤੁਵਾਨੁ ਦਸਣਾ ਚੁਣਦਾ ਜੀਰਾ ਕੁਛ ਅਪਨ੍ਯਨ ਪੰਜਾਬ ਵੇਚ ਚਲ ਰਿਹਾ ਆਯ ਜੋ ਵਾਦੇਯਾ ਜੋ ਕੁਛ ਚਲ ਰਿਹਾ ਆਯ ਉਤਨ ਚਾਲੂ ਆਪਾਂ ਖ ਸ੍ਕ੍ਦ੍ਯਨ ਆਂ ਕੀ ਜਿਦਾਂ ਅਜੇ ਦਾ ਮਹੁਲ ਮਹੁਲ ਦੇਖੇਯਾ ਜੇ ਤਾਂ ਪੁਨ੍ਦਾਂ ਦਾ ਮਹੁਲ ਅਜੇ ਬੁਹਤ ਚੰਗਾ ਆਯ ਬਸ ਏਕ ਘਾਲ ਤੂੰ ਬਸ ਧੁਖ ਹੁੰਦਾ ਆਯ ਕੀ ਬ ਨਾਸ਼੍ਯਨ ਬੁਹਤ ਵਾਦ ਰਹੀ ਨਯਨ ਪੰਜਾਬ ਵੇਚ ਨਾਸ਼ੇਯਾਂ ਨੂ ਰੁਕਣ ਲੇਇ ਸਾਨੂ ਵੀ ਤੇ ਪੰਜਾਬ ਸਰਕਾਰ ਨੂ ਵੀ ਬਿਨਤੀ ਕੀਤੀ ਜਾਂਦੀ ਏ ਕੀ ਉਹ ਵੀ ਜਗਰੁਤ ਹੁਣ ਨਸ਼ੇਆਂ ਨੂ ਰੁਕਣ ਲੈ ਸਬ ਸਖਤ ਤੂ ਸਖ਼ਤ ਕਰਨਾ ਕਾਨੂਨੀ ਕਾਰਵਾਈ ਕੀਤੀ ਜਾਵੇ ਪਤਾ ਲਾਯਾ ਜਾਏ ਕੀ ਏਹ ਨਸ਼ਾ ਆ ਕਿਥੋਂ ਰਿਹਾ ਹੈ ਜੇ border ਪਾਰ ਤੋਂ ਆ ਰਿਹਾ ਆ ਉਥੇ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਟੀ ਅਪਾ ਉਨੂ ਆਪਨੂ ਵੀ ਥੋਰਾ ਜੇਹਾ ਸਬੇਤ ਹੁਣ ਚਾਹੇਦਾ ਆਯ ਟੀ ਹੂਰ ਨਸ਼ਾ ਵੇਖਾਂਯਨ ਅਲੇਯਾਂ ਤੂੰ ਰੁਕ ਕੀ ਘੰਯਨ ਸੁਨ ਸੁਨ ਕੀ ਹੀ ਉੜਾਨ ਇਦਾਂ follow ਕਰ ਡੀ ਆਂ ਜੋ ਵੀ ਹੁਵ੍ਯ ਉਦਯਨ ਪੇਚੀ ਤੁਰੀ ਜਾ ਰਹੀ ਹੁਣ ਉਵ੍ਯਨ ਹੀ ਸਬ ਕੁਛ ਕਰੀ ਜਾ ਰਹੀ ਹੁਣ ਜੋ ਅਪਾ ਘੰਯਨ ਡੀ ਵੇਚ ਸੁਨਾ ਨੂ ਮਿਲਦਾ ਡੀ ਟੀ ਈਯ ਘਾਲ ਤਾਂ ਬੁਹਤ ਹੀ ਘਾਲਤ ਆਯ

ਟੀ ਚਕਾਂ ਚ ਸਾਰੀ ਹੁਣ ਪੰਜਾਬ ਜੋ ਬਹੇਰ ਜਾ ਰਹੀ ਹੁਣ ਪੰਜਾਬ ਨੂ ਜਹਾਜ਼ਾਂ ਡੀ ਜਹਾਜ਼ ਪਰ ਪਰ ਬਹੇਰ ਜਾ ਰਹੀ ਹੁਣ ਘਲ ਏਦਾਂ ਹੇ ਹੈਂ ਪੁਟਰ

ਇਸ ਲੈ ਤਨੁ ਮੈਂ ਖੰਡਾ ਕੀ ਬੇਨਤੀ ਕੀਤੀ ਜਾਂਦੀ ਆਯ ਕੀ ਥੋਰਾ ਆਪਣ ਨੀ ਉਜਘ ਰਾਤ ਹੁਣ ਪਾਨਾ ਟੀ ਉਨ੍ਵਾਲਾ future ਅਪਨ੍ਯਨ ਬਚੇਯਾਂ ਲੈ ਅਪਾ ਨੂ ਹੇ action ਲੇਣਾ ਪਾਨਾ ਆਯ ਤੇਯਾਂ ਰਖਣਾ ਪਾਨਾ ਆਯ ਅਪਾ ਨੂ ਵੀ ਜੀ ਹੁਣ ਅਪਾ ਤ੍ਰ੍ਯਾਂ ਨੀ ਰਖਣ ਗੀ ਜਾਨ ਵਾਲ਼ਾ ਪੇਰੇਯਾਂ ਆਪਣੀ ਵੀ ਏਸੀ ਕਾਮ ਵੇਚ ਪਾਜਾਨਿਯਾਂ ਫਿਰ ਅਜੇ ਕਲ ਤਾਂ ਫਲਾਂ ਆਬਾਦੀ ਬੁਹਤ ਕੁਛ ਵੇਦਾ ਰਿਹਾ ਆਯ ਟੀ ਸਾਨੂ ਉਜਾਘ੍ਰਟ ਹੁਣ ਹੇ ਪਾਨਾ ਆਯ ਜੀ ਅਪਾ ਪੰਜਾਬ ਨੂ ਬੇਚੁਨ ਅਹਿਨ ਖੁਦ ਨੂ ਬੇਚੁਨਾਪ੍ਨੀ ਸੇਹਤ ਨੂ ਬੇਚੁਨਾ ਹੈਂ ਅਪ੍ਯਨ ਪਾਰੀ ਵਾਰ ਨੂ ਬੇਚੁਨਾ ਤੇਯਾਂ ਪੁਤਰਾਂ ਨੂ ਬੇਚੁਨਾ ਉਦਯ ਲੈ ਸਾਨੂ ਬੁਹਤ ਹੇਇ ਵਾਦਾਂ ਚ ਉਰੂਦ ਕਰਨੀ ਪਾਣੀ ਆਯ ਥੇਕ ਆਯ ਅਪਾ ਸਬ ਨੂ ਹੇ ਉਜਾਘ੍ਰਟ ਕਰਨਾ ਚਿੜਾ ਅਪਨੀ ਤੂੰ ਲੀ ਕੀ ਅਪਨ੍ਯਨ ਬਚੇਯਾਂ ਨੂ ਬਾਜ਼ੁਰ੍ਘਾ ਨੂ ਹੀ ਫਲਾਂ ਸੁਮ੍ਜਾ ਲੇਣਾ ਚ ਹੇਇ ਦਾ ਕੀ ਨਾਸ਼ੇਯਾਂ ਤੂੰ ਦੁਰ ਰਹਨਾ ਚੀ ਦਾ ਆਯ ਟੀ ਹਮੀਸ਼ਾ ਸਾਨੂ ਏਨਾ ਮੇਰਦਾਂ ਨਾਲ ਰਹਨਾ ਚਿੜਾ ਜਿਦਾਂ ਆਪਣਾ ਹੇਰਾ ਫਾਰਯ ਪੰਜਾਬ ਹੁੰਦਾ ਸੀ ਉੜਾਨ ਹੀ ਰਹਨਾ ਦੇਣਾ ਚੀ ਦਾ ਉੜਾਨ ਬਾਣੁ ਦੀ ਕੁਸ਼ਿਸ਼ ਕਰਨੀ ਸਹੀ ਦੀ ਆਯ ਏਜ ਕਲ ਧ੍ਖ ਕੀ ਬੁਹਤ ਹੇ ਦੁਖ ਹੁੰਦਾ ਕੀ ਲੁਕਣ ਦਯਾਨ ਤੇਯਾਂ ਵੀ ਨਾਸ਼ਨ ਚ ਲਾਘੇਆਯਨ ਹੁਣ ਮੁਦੇਆਂ ਦੀ ਟੀ ਘਾਲ ਸੁਨੀ ਸੁਨੀ ਸੀ ਟੀਂ ਕੁਰਾਨ ਵੀ ਅਜੇ ਕਲ ਬੁਹਤ ਨਾਸ਼ੀ ਕਰ ਰੇਹਾਨ ਹੁਣ ਇਸ ਲੈ ਸਾਨੂ ਅਪਨ੍ਯਨ ਤੇਯਾਂ ਪੁਤਾਂ ਟੀ ਵੀ control ਕਰਨਾ ਪਾਨਾ ਟੀ ਉਨਾ ਨੂ ਸੁਮ੍ਜੁਨਾ ਪਾਨਾ ਕੀ ਨਹੀ ਅਪਾ ਇਸ ਰਾਹ ਟੀ ਨੀ ਚਲਨਾ ਅਪਾ ਆਪਣਾ future ਬੰਵ੍ਨਾ ਆਪਣੀ family ਧ੍ਖਣੀ ਅਘੀ ਚਲ ਕੀ ਸਾਨੂ ਬੁਹਤ ਹੀ ਬੁਹਤ ਹੀ ਉਖੀ ਉਖੀ time ਉਨੀਂ ਹੁਣ ਟੀ ਸਾਨੂ ਜਗਹ ਰਤ ਹੁਣ ਪਾਨਾ ਮੈਂ ਤੁਵਾਨੁ ਦਸਣਾ ਚਾਹੁਣ ਘ ਅਸੀਂ ਪੰਜਾਬ ਨੂ ਖੁਖੁਸ਼ ਹਾਲ ਬ੍ਨੁਨਾ ਹੈ ਉਦੇ ਲਈ ਸਾਨੂ ਏਕ ਜੁਟ ਹੋਣਾ ਪੈਣਾ ਸਬ ਨੂ ਹੀ ਆਪਣੇ ਬਜ਼ੁਰਗ ਤੋਂ ਲੈ ਕੇ ਬਚੇਯਨ ਤਕ ਹੁਣ ਤੂੰ ਹੀ ਚੁਤ੍ਰ੍ਯੰਨ ਬਚੇਯਾਂ ਨੂ ਸਮ੍ਜਾਂ ਸ਼ੁਰੂ ਕਰ ਦੇਣਾ ਚੀ ਦਾ ਆਯ ਕੀ ਅਸੀਂ ਇਸ ਰਾਹ ਟੀ ਨਹੀ ਚਲਨਾ ਨਾਸ਼੍ਯਨ ਤਾਂ ਪੰਜਾਬ ਨੂ ਵਿਛੁੰ ਵਿਚਿ ਕਹਿ ਜਾ ਰਹੀ ਹੁਣ ਵਿਛੁੰ ਵੇਚ ਕਉਣ ਸਾਰੀ ਪਾਸੁਂ ਨਾਸ਼ੀ ਪੰਜਾਬ ਨੂ ਖਾ ਰਹੀ ਹੁਣ ਏਸ੍ਟਾਨ ਉਤੁਨ ਵਾਦੀ ਘਾਲ ਜੇਰੀ ਮਾਵਨ ਡੀ ਪੁਟਰ ਮੰਵ੍ਨ ਦਯਾਨ ਤੇਯਾਂ ਜੋ ਨਾਸ਼ੀ ਕਰ ਰੇਹਾਨ ਹੁਣ ਯਾ ਕਰ ਰਹੀ ਹੁਣ ਉਨਾ ਨੂ ਵੀ ਸੁਚਨ ਦੀ ਬੁਹਤ ਹੀ ਜਾਦਾ ਜ਼ਰੁਰਤ ਹੈਂ ਜੋ ਨਾਸ਼੍ਯਨ ਕਰ ਰਹੀ ਹੁਣ ਉਹੀ ਨਾ ਸੁਚਨ ਘੀ ਕੀ ਬਨੀੰ ਘ ਅਪਨ੍ਯਨ ਪੰਜਾਬ ਦਾ ਕੁਛ ਵੀ ਨੀ ਬੇਨ ਸਕਦਾ ਟੀ ਸਾਨੂ ਏਸ ਨਾਸ਼ੇਯਾਂ ਡੀਨ ਵਾਰੂਦ ਤਾਰ੍ਨ੍ਯਨ ਵੀ ਲੁਨ੍ਯਨ ਚਾਹੀ ਡੀ ਬੁਹਤ ਕੁਛ ਕਰਨਾ ਚਾਹੀ ਦਾ ਆਯ

ਬੁਹਤ ਹੇਇ ਤੇਂ ਨਾਲ ਟੀ ਬੁਹਤ ਹੇ ਪੇਯਰ ਨਾਲ ਬੇਚ੍ਯਾਂ ਨੂ ਸੰਜਾ ਦੇਣਾ ਚਿੜਾ ਆਯ ਬਚੀ ਅਪਾ ਏਨਾ ਰਾਹ ਟੀ ਨੀ ਤੁਰਨਾ ਟੀ ਪੰਜਾਬ ਆਪਣਾ ਉਨੂ ਵੀ ਅਪਾ ਖੁਸ਼ ਹਾਲ ਹੇ ਰਖਣਾ ਜੇਰੀ ਤੇਯਾਂ ਪੁਟਰ ਲੋਕਾਂ ਡੀ ਬਹੇਰ ਜਾ ਰਹੀ ਹੁਣ ਪੰਜਾਬ ਚੜ ਕੀ ਸਬ ਤੁਰਯ ਤੁਰੁਯ ਜਾ ਰਹੀ ਹੁਣ ਉਹੀ ਅਪਾ ਸੇਰ੍ਕਾਰਨ ਨੂ ਬੇਨਤੀ ਕੀਤੀ ਆਯ ਜੋ ਬੇਰੁਜ਼ ਘੀ ਆਯ ਅਪਨ੍ਯਨ ਦੇਸ਼ ਚੁ ਹਟਾਈ ਜਾਵੀ ਜੋ ਵੀ ਅਹਿਨ ਬੇਰੁਜ਼ ਘੀ ਹੁਣੀ ਨੀ ਚੀ ਦੀ ਸਬ ਨੂ ਵਾਦ੍ਤੁਨ ਵਾਦ ਨੁਕਰਾਂ ਦੇਵੀ ਸੇਕਰ ਫਿਰ ਹੀ ਪੰਜਾਬ ਦਾ future ਆਯ ਨੀ ਤਾਂ ਕੋਈ future ਨੀ ਆਯ ਪੰਜਾਬ ਦਾ ਸਾਰੀ ਤੀਯਾਂ ਪੁਟਰ ਲੋਕਾਂ ਡੀ ਬਹੇਰ ਜਾ ਰਹੀ ਹੁਣ

ਇਸ ਲਾਏ ਸਾਨੂ ਬੁਹਤ ਹੇ ਦੇਹਾਂ ਨਾਲ ਟੀ ਪਯਾਰ ਨਾਲ ਅਪਨੀ ਬਚਿਯਾਂ ਨੂ ਸਮਝਾਨਾ ਚਾਹੀ ਦਾ ਆਯ ਟੀ ਤੁਸੀਂ ਵੇ ਆਪਣਾ

ਟੀ ਕਿਸੀ ਨਾਲ ਕਦੀ ਬੁਰਾ ਨਾ ਕਰੋ ਹਮੇਸ਼ਾ ਸਬ ਦੇ help ਕਰਨੀ ਚਾਹੀ ਦੇ ਆ ਟੀ ਸਬ ਨੂ ਹੇ ਅਸੀਂ ਪਯਾਰ ਨਾਲ ਰਹਨਾ ਚਾਹੀ ਦਾ ਹੈ ਸਬ ਨਾਲ ਹਸਦੇ ਖੇਡਦੇ ਰਹੁ ਪਯਾਰ ਨਾਲ ਰਹੁ ਖੁਸ਼ ਰਹੁ ਟੀ ਪਯਾਰ ਨਾਲ ਰਹੁ ਟੀ ਸਾਨੂ ਹਰ ਆਇਕ ਨਾਲ ਹੇ

ਜੋ ਮਦਦ ਆਯ ਬਿਨਾ ਸੋਚੀ ਕਰਨੀ ਚਾਹੀ ਦੇ ਕੀ ਮਦਦ ਕਿਸੀ ਦੇ ਆਪਾਂ ਅਜੇ ਮਦਦ ਕਰਨ ਗੀ ਟੀ ਰਾਬ ਸਾਡੀ ਮਦਦ ਕਰੀ ਗਾ ਅਗਰ ਆਪਾਂ ਨਹੀ ਮਦਦ ਕਰਨ ਗੀ ਟੀ ਆਪਣੀ ਵੇ ਕੋਈ ਮਦਦ ਨਹੀ ਕਰੀ ਗਾ ਇਸਲੀਏ ਮੈਂ ਤੋਹਾਨੂ ਕੇਹ ਰਿਯਾ ਆਪਾਂ ਕਾਮ ਜ਼ਰੂਰ ਹੀ ਕਰਨਾ ਹੀ ਕਰਨਾ ਹੈ ਠੀਕ ਹੈ ਤੇ ਸਰਿਯਾਂ ਨਾਲ ਖੁਸ਼ ਰਹੁ ਆਪਣੀ ਮਾਂ ਪਿਉ ਵੇ ਖੁਸ਼ ਰਖੋ ਟੀ ਨਸ਼ਾ ਮੁਕਤ ਪੰਜਾਬ ਬਨਾਓ ਟੀ ਪੰਜਾਬ ਦੇ ਸਰਕਾਰ ਨੂ ਵਿਨਤੀ ਹੈ ਕੀ

ਤਾ ਫਿਰ ਹੇ ਅਪਨੀ ਪੰਜਾਬ ਦਾ ਕੁਛ ਹਾਲ ਹੋਣਾ ਨਹੀ ਟੀ ਸਦਾ ਪੰਜਾਬ ਦੇ ਬੇਰੋਜ਼ਗਾਰੀ ਬੁਘ੍ਤ ਹੇ ਜ਼ਿਯਾਦਾ ਵਾਦ ਰਹੀ ਆ ਟੀ ਸਾਨੂ ਇਥੀ ਬੁਹਤ ਹੇ ਵਿਚਾਰ ਕਰਨਾ ਪੀਨਾ ਸੋਚ ਸਮਝ ਕੀ ਸਰ੍ਯੀਆਂ ਨੂ ਹੇ ਸੋਚਣਾ ਪੀਨਾ ਟੀ ਹਮੇਸ਼ਾ ਖੁਸ਼ ਰਹੁ ਟੀ ਅਪਨੀ ਮਾਂ ਪਿਉ ਨੂ ਵੇ ਹਮੇਸ਼ਾ ਖੁਸ਼ ਰਖੋ ਭੂਮਿਕਾ- ਟੈਲੀਵਿਜ਼ਨ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ। ਇਹ ਵੀਹਵੀਂ ਸਦੀ ਦੀ ਇੱਕ ਮਹੱਤਵਪੁਰਨ ਕਾਢ ਹੈ। ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਇਹ ਹਰਮਨ ਪਿਆਰਾ ਹੋ ਗਿਆ ਹੈ। ਅੱਜ ਲੋਕ ਟੈਲੀਵਿਜ਼ਨ ਦੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੇ। ਇਸਦੇ ਅਨੇਕਾਂ ਲਾਭ ਹਨ ਜੋ ਸਾਡੇ ਜੀਵਨ ਨੂੰ ਜੋ ਸਾਡੇ ਜੀਵਨ ਨੂੰ ਸੁਖਾਵਾ ਅਤੇ ਮਨੋਰੰਜਨ ਭਰਪੂਰ ਬਣਾ ਰਹੇ ਹਨ। ਮਨਪਰਚਾਵੇ ਦਾ ਸਾਧਨ-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

ਟੈਲੀਵਿਜ਼ਨ ਸਾਨੂੰ ਭਿੰਨ ਭਿੰਨ ਕੰਮਾਂ ਬਾਰੇ ਜਾਣਕਾਰੀ ਦਿੰਦਾ ਹੈ। ਖੇਤੀਬਾੜੀ ਵਿੱਚ ਹੋ ਰਹੇ ਨਵੇਂ ਸੁਧਾਰ, ਨਵੀਆਂ ਮਸ਼ੀਨਾਂ, ਬੀਜ਼ਾਂ ਦੀਆਂ ਕਿਸਮਾਂ ਬਾਰੇ ਪਤਾ ਲੱਗਦਾ ਹੈ। ਸਮੇਂ ਸਮੇਂ ਤੇ ਜੋ ਨਵੀਆਂ ਚੀਜ਼ਾਂ ਦੀ ਉਤਪਤੀ ਹੁੰਦੀ ਹੈ। ਉਸ ਬਾਰੇ ਵੀ ਸਾਨੂੰ ਟੈਲੀਵਿਜ਼ਨ ਤੇ ਹੀ ਪਤਾ ਲੱਗਦਾ ਹੈ। ਟੈਲੀਵਿਜ਼ਨ ਰਾਹੀਂ

ਟੈਲੀਵਿਜ਼ਨ ਤੇ ਦਿਖਾਏ ਜਾਂਦੇ ਹਨ। ਨੌਕਰੀਆ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ। ਵੱਖ ਵੱਖ ਲੇਖਕਾਂ ਅਤੇ ਕਵੀਆਂ ਦੀਆਂ ਰਚਨਾਵਾਂ ਬਾਰੇ ਵੀ ਪਤਾ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 ਉਹਨਾ ਦੀ ਕਲਾਕਾਰੀ ਲਈ ਬਹੁਤ ਪੈਸਾ ਮਿਲਦਾ ਹੈ। ਇਸ ਰਾਹੀਂ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੁੰਦਾ ਹੈ ਅਤੇ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਹਾਨੀਆਂ- ਜਿੱਥੇ TV ਦੇ ਐਨੇ ਲਾਭ ਹਨ, ਉੱਥੇ ਕੁੱਝ ਖਾਮੀਆਂ ਵੀ ਹਨ। ਜ਼ਿਆਦਾ TV ਵੇਖਣ ਨਾਲ ਅੱਖਾਂ ਤੇ ਬੁਰਾ ਅਸਰ

ਚਾਹੀਦੀ ਹੈ, ਕਿਉਂਕਿ ਵਧੇਰੇ TV ਚੈਨਲ ਅਜਿਹਾ ਕੁੱਝ ਵੀ ਦਿਖਾਉਂਦੇ ਹਨ ਜੋ ਮਨੁੱਖੀ ਚਰਿੱਤਰ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸੇ ਕਰਕੇ

ਇੱਕ ਮਹੱਤਵਪੁਰਨ ਕਾਢ ਹੈ। ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਇਹ ਹਰਮਨ ਪਿਆਰਾ ਹੋ ਗਿਆ ਹੈ। ਅੱਜ ਲੋਕ ਟੈਲੀਵਿਜ਼ਨ ਦੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੇ। ਇਸਦੇ ਅਨੇਕਾਂ ਲਾਭ ਹਨ ਜੋ ਸਾਡੇ ਜੀਵਨ ਨੂੰ ਜੋ ਸਾਡੇ ਜੀਵਨ ਨੂੰ ਸੁਖਾਵਾ ਅਤੇ ਮਨੋਰੰਜਨ ਭਰਪੂਰ ਬਣਾ ਰਹੇ ਹਨ। ਮਨਪਰਚਾਵੇ ਦਾ ਸਾਧਨ- ਇਸ ਰਾਹੀ ਦਿਖਾਈਆਂ ਜਾਂਦੀਆਂ ਫਿਲਮਾਂ, ਚਿੱਤਰਹਾਰ, ਨਾਟਕ, ਕਹਾਣੀਆਂ, ਗੀਤ-ਸੰਗੀਤ

ਦੇਸ਼ ਵਿਦੇਸ਼ ਦੀਆਂ ਘਟਨਾਵਾਂ ਬਾਰੇ ਜਾਣਕਾਰੀ। ਟੈਲੀਵਿਜ਼ਨ ਰਾਹੀ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾ ਬਾਰੇ ਜਾਣਕਾਰੀ ਮਿਲਦੀ ਹੈ।

live ਦੇਖ ਸਕਦੇ ਹਾਂ। ਭਰਪੂਰ ਜਾਣਕਾਰੀ ਦਾ ਸਾਧਨ- ਟੈਲੀਵਿਜ਼ਨ ਸਾਨੂੰ ਭਿੰਨ ਭਿੰਨ ਕੰਮਾਂ ਬਾਰੇ ਜਾਣਕਾਰੀ ਦਿੰਦਾ ਹੈ। ਖੇਤੀਬਾੜੀ ਵਿੱਚ ਹੋ ਰਹੇ ਨਵੇਂ ਸੁਧਾਰ, ਨਵੀਆਂ ਮਸ਼ੀਨਾਂ, ਬੀਜ਼ਾਂ ਦੀਆਂ ਕਿਸਮਾਂ ਬਾਰੇ ਪਤਾ ਲੱਗਦਾ ਹੈ। ਸਮੇਂ ਸਮੇਂ ਤੇ ਜੋ ਨਵੀਆਂ ਚੀਜ਼ਾਂ ਦੀ ਉਤਪਤੀ ਹੁੰਦੀ ਹੈ। ਉਸ ਬਾਰੇ ਵੀ ਸਾਨੂੰ ਟੈਲੀਵਿਜ਼ਨ ਤੇ ਹੀ ਪਤਾ ਲੱਗਦਾ ਹੈ। ਟੈਲੀਵਿਜ਼ਨ ਰਾਹੀਂ ਅਸੀਂ ਸਾਰੀ ਦੁਨੀਆ ਨਾਲ ਜੁੜੇ ਰਹਿੰਦੇ ਹਾਂ। ਵਿੱਦਿਅਕ ਪ੍ਰੋਗਰਾਮ -

ਅਤੇ ਕਵੀਆਂ ਦੀਆਂ ਰਚਨਾਵਾਂ ਬਾਰੇ ਵੀ ਪਤਾ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਹਰ ਵਿਦਿਆਰਥੀ ਜਾਂ ਵਿਅਕਤੀ ਆਪਣੇ ਲੋੜ ਅਨੁਸਾਰ ਪ੍ਰੋਗਰਾਮ ਵੇਖ ਕੇ

ਨਾਟਕਕਾਰ ਅਤੇ ਗਾਇਕਾਂ ਨੂੰ ਉਹਨਾ ਦੀ ਕਲਾਕਾਰੀ ਲਈ ਬਹੁਤ ਪੈਸਾ ਮਿਲਦਾ ਹੈ। ਇਸ ਰਾਹੀਂ ਅਨੇਕਾਂ ਲੋਕਾਂ ਨੂੰ ਹਰ ਵਿਦਿਆਰਥੀ ਜਾਂ ਵਿਅਕਤੀ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 ਅਨੇਕਾਂ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੁੰਦਾ ਹੈ ਅਤੇ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਹਾਨੀਆਂ- ਜਿੱਥੇ TV ਦੇ ਐਨੇ ਲਾਭ ਹਨ, ਉੱਥੇ ਕੁੱਝ ਖਾਮੀਆਂ ਵੀ ਹਨ। ਜ਼ਿਆਦਾ TV ਵੇਖਣ ਨਾਲ ਅੱਖਾਂ ਤੇ ਬੁਰਾ ਅਸਰ ਪੈਦਾ ਹੈ। ਸਿਰਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ।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

ਜੋ ਸਾਡੇ ਜੀਵਨ ਨੂੰ ਸੁਖਾਵਾ ਅਤੇ ਮਨੋਰੰਜਨ ਭਰਪੂਰ ਬਣਾ ਰਹੇ ਹਨ।

ਠੀਕ ਆ ਤੂੰ ਸੁਣਾ ਮੈਂ ਵੀ ਠੀਕ

ਮੈਂ ਕੁੱਛ ਵੀ ਨਹੀਂ ਬੈਠੀ ਸੀ ਖਾਂਦੀ ਪੀਂਦੀ ਅੱਛਾ ਤੇ ਤੂੰ ਥੋੜਾ ਖਾਇਆ ਕਰ ਮੈਂ ਜਦੋਂ ਤੈਨੂੰ ਪੁੱਛਦੀ ਆ ਤੂੰ ਖਾਣੀ ਪੀਣੀ ਆ ਕਿਉ ਤੂੰ ਨਜ਼ਰ ਲਾਈਏ ਨਹੀਂ ਤੇ ਤੂੰ ਮੇਰਾ ਮਤਲਬ ਇਹ ਆ ਜਿਹੜਾ ਬੰਦੇ ਨੇ exercise ਜਿਹੜੇ ਬੰਦੇ ਨੇ ਅਹ ਨਹੀਂ ਤੁਰਨਾ ਫਿਰਨਾਂ ਤੇ ਉਹਨੇ ਉਹਨੇ ਖਾਕੇ ਕੀ ਕਰਨਾ ਹਰ ਵਕਤ ਸਿਰਫ਼ ਖਾਣ ਦਾ ਕੰਮ ਕੋਈ ਨਹੀਂ ਬਾਜੀ ਤੁਰਦੇ ਫਿਰਦੇ ਵੀ ਆ ਕੰਮਕਾਜ ਘਰ ਦਾ ਕਰੀ ਦਾ ਆ ਨਹੀਂ ਜਿਹੜਾ ਬੰਦਾ ਤੂੰ ਸਵੇਰ ਨੂੰ ਨਿੱਕਲਿਆ ਕਰ ਬਾਹਰ ਉੰਨਾ ਖਾਇਆ ਕਰ ਜਿੰਨਾ ਤੁਰ ਵੀ ਸਕੇਂ ਮੈਂ ਤੈਨੂੰ ਇਹ ਗੱਲ ਕਹਿਣਾ ਚਾਹ ਰਹੀ ਕਿਉਂ ਬਾਜੀ ਉਹਦੇ ਨਾਲ ਕੀ ਹੁੰਦਾ ਉਹ ਬੰਦੇ ਦਾ ਮੈਂ ਬੰਦੇ ਅੰਦਰ ਬਾਹਰ ਸਹੀਂ ਰਹਿੰਦਾ ਬੰਦਾ ਬਿਲਕੁਲ ਠੀਕ ਕੰਮ ਕਰਦਾ ਜ਼ੇ ਖਾਕੇ ਬੈਠੇ ਰਹੋ ਫ਼ਿਰ ਤੇ ਬੰਦਾ ਬੀਮਾਰ ਹੀ ਹੁੰਦਾ ਹਨਾ ਤੂੰ ਸਮਝ

ਤੇ ਸੁਭਾ ਨੂੰ ਤੁਰਨਾ ਫਿਰਨਾ ਜਿਆਦਾ ਬਿਹਤਰ ਏ ਇਹਦੇ ਬਾਰੇ ਤੈਨੂੰ ਸਮਝਾਉਣ ਚਾਹੁੰਦੀ ਆ ਮੈਂ ਤੂੰ ਗੱਲ ਤੇ ਆਉਦੀ ਨਹੀਂ ਪਈ ਅੱਛਾ ਸਮਝਾ ਜ਼ੇ ਤੂੰ ਮੈਨੂੰ ਸਹੀਂ ਸਮਝਾ ਤਾਂ ਫ਼ੇਰ ਤੇ ਮੈਂ ਜਰੂਰ ਤੁਰਿਆ ਕਰੂਗੀ ਨਹੀਂ ਦੇਖੀ ਨਾ ਇਹ ਜਿੰਨੇ ਅੱਜ ਕੱਲ ਜਿਹਨੇ ਲੋਕ ਆ ਜਿਹੜੇ ਸਿਹਤਮੰਦ ਆ ਤੰਦਰੁਸਤ ਆ ਸਵੇਰ ਦੀ ਸੈਰ ਜਰੂਰ ਕਰਦੇ ਹੈ ਸਵੇਰ ਨੂੰ ਤੁਰਨਾ ਫਿਰਨਾ

ਤੇ ਤਾਂਹੀ ਤੰਦਰੁਸਤੀ ਉਹਨਾ ਅੰਦਰ ਸਹੀਂ ਰਹਿੰਦਾ ਵਾ ਖ਼ੁਰਾਕ ਸਹੀਂ ਹਜ਼ਮ ਹੁੰਦੀ ਆ ਤੇ ਜਿਹਨਾ ਖਾ ਕੇ ਬਹਿਣਾ ਉਹਨਾ ਨੇ ਤਾਂ ਦੱਫ਼ਲੇ ਹੀ ਬਣਨਾ ਨਹੀਂ ਬਾਜੀ ਕੋਈ ਲੋਕ ਨਹੀਂ ਤੁਰਦੇ ਇੱਦਾਂ smart ਹੁੰਦੇ ਏ ਨਹੀਂ ਪਿਆਰੀਂ ਉਹ ਗੱਲ ਠੀਕ ਆ ਲੇਕਿਨ ਉਹ ਖਾਂਦੇ ਪੇ ਥੋੜਾ ਵਾ ਇਹ ਨਹੀਂ ਕੇ ਉਹ ਹੁਣ ਨਹੀਂ ਤੁਰਦੇ ਤੇ smart ਹੀ ਹੈਗੇ ਇਹ ਗੱਲ ਨਹੀਂ ਹੁੰਦੀ ਉਹ ਕਿੱਤੇ ਨਾ ਕਿੱਤੇ ਹਿਲਦੇ ਜੁਲਦੇ ਹੁੰਦੇ ਆ ਇਹ ਗੱਲ ਨਹੀਂ ਹੁੰਦੀ ਜਾ ਫ਼ਿਰ ਉਹ ਖਾਂਦੇ ਥੋੜਾ

ਮੈਂ ਬਥੇਰਾ ਤੁਰਦੀ ਤੁਸੀਂ ਮੈਨੂੰ ਕਹਿਣੀਆਂ ਤੂੰ ਸੁੱਕੀ ਪਤਲੀ ਆ ਮੈਂ ਇੱਦਾਂ ਨਹੀਂ ਸੁੱਕੀ ਪਤਲੀ ਨਹੀਂ ਹੋ ਆ ਮੈਂ ਸਵੇਰ ਨੂੰ ਵੀ ਜਾਕੇ ਅੱਧਾ ਘੰਟਾ ਮੈਂ ਜਾ ਕੇ ਇੱਥੇ ਛੱਤ ਤੇ ਚੱਲੀ ਜਾਣੀ ਆ ਨਾ ਸੁਭਾਹ ਨੂੰ ਜਦੋਂ ਸੂਰਜ ਨਿੱਕਲ ਰਿਹਾ ਹੁੰਦਾ ਜਿਸਮ ਨੂੰ ਧੁੱਪ ਵੀ ਲੱਗ ਜਾਂਦੀ ਆ ਤੇ ਮੈਂ ਜਾਕੇ ਤਕਰੀਬਨ ਵੀਹ ਤੀਹ ਮਿੰਟ ਰੋਜ਼ਾਨਾ ਹੀ ਤੁਰ ਲੈਣੀ ਆ ਜਿਆਦਾ ਤੇ ਚਲੋਂ ਨਹੀਂ ਤੁਰ ਸਕਦੀ ਲੇਕਿਨ ਤੁਰਦੀ ਜਰੂਰ ਆ ਅੱਛਾ ਉਹੀ ਤੇ ਲੇਕਿਨ ਤੂੰ ਤੇ ਤੇਰਾ ਤੇ ਮੈਨੂੰ ਉਦੋ ਹੀ ਖਤਰਾ ਰਹਿੰਦਾ ਤੂੰ ਤੇ ਉਦੋ ਹੀ ਖਾਣ ਪੀਣ ਤੇ ਹੱਥ ਬੰਨਿਆ ਹੁੰਦਾ ਆ ਇਹ ਤਾਂ ਗ਼ਲਤ ਗੱਲ ਆ ਨਾ ਪੜਿਆ ਨਹੀਂ ਤੁਸੀਂ morning walk ਤੇ ਬਾਰੇ ਵਿੱਚ ਜਿਹਨੂੰ ਸੁਭਾਹ ਦੀ ਸੈਰ ਕਹਿੰਦੇ ਏ ਬਾਜੀ ਪੜਿਆ ਬਥੇਰਾ ਕਹਿੰਦੇ ਆ ਨਾ ਕੇ ਸਵੇਰੇ ਸਵੇਰੇ ਉੱਠ ਕੇ ਤੁਰਨਾ ਚਾਹੀਦਾ ਵਾ ਅਹ ਚੀਜ਼ਾਂ ਦੇ ਉੱਤੇ ਜਿਹਦਾ ਕਰਕੇ ਨੰਗੇ ਪੈਰ ਜ਼ੇ ਵੋ

ਉਹ ਨਾ ਪਤਾ ਕੀ ਆ ਜ਼ੇ ਜ਼ੇ ਇਹ ਤੁਰੀਏ ਜਿਹੜਾ ਹਰਾ ਹਰਾ ਘਾਹ ਹੁੰਦਾ ਨਾ ਉਹਦੇ ਨਾਲ ਸਾਡਾ ਦਿਮਾਗ਼ ਸਾਡਾ ਦਿਲ ਤੇ ਜਿਗਰ ਦੀ ਠੰਡਕ ਹੁੰਦੀ ਆ ਉਹਦੇ ਨਾਲ ਤੇ ਨਜ਼ਰ ਬਿਲਕੁਲ ਠੀਕ ਰਹਿੰਦੀ ਏ

ਬਹਾਰ ਕੋਈ ਤੁਰਦਾ ਵਾ ਤੇ ਇੱਥੇ ਜਦੋਂ ਮੈਂ academy ਜਾਣੀ ਆ ਨਾ ਤੇ ਬਾਬਾ ਬਾਬਾ ਵਾ ਕੋਈ ਕੋਈ ਅੱਸੀਆਂ ਨੱਬੇ ਸਾਲਾ ਦਾ pent shirt ਪਾਹੀ ਹੁੰਦੀ ਆ ਉਹਨੇ ਤੇ ਤੁਰਨ ਲਿਆ ਹੁੰਦਾ ਤੇ push up ਕਰਨ ਲਿਆ ਹੁੰਦਾ ਤੇ bench ਤੇ ਲੰਬਾ ਪੈ ਪੈ ਕੇ ਦੋ ਦੋ ਜਾਣੇ ਹੁੰਦੇ ਆ

ਜ਼ੇ ਸਵੇਰੇ ਸਵੇਰੇ ਜਾਓ ਤੇ ਸਵੇਰੇ ਸਵੇਰੇ ਮੋਟੀਆਂ ਮੋਟੀਆਂ ਬੁੜੀਆਂ ਨੇ gown ਪਾਹੇ ਹੁੰਦੇ ਤੇ track ਬਣਿਆ ਹੋਇਆ ਨਾ ਇੱਥੇ

track ਬਣੇ ਹੁੰਦੇ ਏ ਤੇ ਉੱਥੇ ਇੱਦਾਂ ਨੱਠਲ ਰਹੇ ਹੁੰਦੇ ਆ ਬਹੁਤ ਜਿਆਦਾ ਆ ਇੱਥੇ ਤਾਂ ਬਹੁਤ ਰਿਵਾਜ ਆ ਜਿਹਨੇ ਵੱਡੇ ਸ਼ਹਿਰ ਹੁੰਦੇ ਆ ਉਹਨਾ ਉਹਨੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੁੰਦੀ ਬਾਜੀ ਤੂੰ ਤੇ ਕਿਹਾ ਕੇ ਬੰਦਾ ਉਹਦੇ ਨਾਲ ਠੀਕ ਰਹਿੰਦਾ ਪੱਤਲਾ ਵੀ ਰਹਿੰਦਾ ਤੇ ਸਾਰਾ ਕੁੱਛ ਤੇ ਹੋ ਹੁਣੀ ਕਿਹਾ ਕੇ ਮੋਟੀਆਂ ਮੋਟੀਆਂ ਬੁੜੀਆਂ ਜਿਹਨਾ ਨੇ ਖਾ ਖਾ ਕੇ ਆਪਣਾ ਵਜਣ ਬੜਾ ਲਿਆ ਮੋਟੀਆਂ ਹੋ ਗਈਆਂ ਹੁਣ ਉਹ ਤੁਰਦੀਆਂ ਫਿਰਦੀਆਂ ਕੇ ਅਸੀਂ ਪੱਤਲੀਆਂ ਹੋ ਜਈਏ ਨਾਲੇ ਸਾਡੀ ਤੰਦਰੁਸਤੀ ਹੋ ਜਵੇ ਹਮ ਤੇ ਤਾਂ ਕਰਕੇ ਤੇਰੇ ਤੇ ਤੁਹਾਡੇ ਆਸ ਪਾਸ ਨਹੀਂ ਕੋਈ walk ਵੁਕ ਕਰਦਾ ਹੈਗਾ ਇੱਦਾਂ ਸਵੇਰ ਨੂੰ ਜਾਂਦਾ ਨਹੀਂ ਹੈਗਾ ਕੋਈ ਸੈਰ ਕਰਨ ਨਹੀਂ ਬਾਜੀ ਮੈਂ ਤੇ ਨਹੀਂ ਦੇਖਿਆ ਕੁੱਛ ਕਿਉ ਤੂੰ ਇੱਥੇ ਜਿਹੜੀਆਂ ਆਟੀਆਂ ਤੂੰ ਨਹੀਂ ਦੇਖਿਆ ਬਾਬਰਨੀਂ ਫਲਾਨੀਂ

hostel ਚ hostel ਚ ਕੁੜੀਆਂ ਸਵੇਰੇ ਸਵੇਰੇ ਤੱੜਕੇ ਕਰਦੀਆਂ ਹੁੰਦੀਆਂ walk

ਇਹ ਤੇ ਬਹੁਤ ਫਾਇਦੇਮੰਨ ਆਪਾਂ ਬਹਾਰਲੇ ਮੁਲਕਾਂ ਚ ਚਲੇ ਜਾਈਏ ਬਹਾਰਲੇ ਮੁਲਕਾਂ ਦੇਖੀਏ TV ਚ ਦੇਖੀਏ ਤਾਂ ਤੂੰ ਦੇਖਿਆ ਕਿੱਦਾਂ ਉਹੀ ਉਹਨਾ ਦੇ ਵੀ ਬਾਬੇ ਜਵਾਨ ਬੱਚੇ ਸਾਰੇ ਨੂੰ ਲੈਕੇ ਉਹ ਇੱਦਾਂ ਪਾਰਕਾਂ ਚ ਤੁਰੇ ਫਿਰਦੇ ਏ ਸਵੇਰੇ ਸਵੇਰੇ ਹੀ ਹਾਂ ਇਹ ਤੇ ਮੈਂ ਗੱਲ ਦੇਖੀ ਏ

ਉਹੀ ਗੱਲ ਹੈ ਨਾ ਕੇ ਇਹਦੇ ਨਾਲ ਹੀ ਬੰਦਾ ਤੰਦਰੁਸਤ ਰਹਿੰਦਾ ਵਾ ਸਾਰੀ ਜ਼ਿੰਦਗੀ ਬੰਦੇ ਨੂੰ ਉਹ ਕਹਿੰਦੇ ਇਹਦੇ ਨਾਲ ਜ਼ਿੰਦਗੀ ਵੀ ਲੰਬੀ ਹੁੰਦੀ ਆ ਤੂੰ ਵੀ ਮੂੰਹੋ ਕੁੱਛ ਫੁੱਟ ਪਾ ਤੈਨੂੰ ਨਹੀਂ ਪਤਾ ਹੈਗਾ ਨਹੀਂ ਬਾਜੀ ਮੈਨੂੰ ਇੰਨਾ ਨਹੀਂ ਪਤਾ ਜੋ ਵੀ ਆ ਜੋ ਵੀ ਆ

ਨਹੀਂ ਪਿੱਛੋ ਕੋਈ ਨਹੀਂ ਆਉਦੀ ਤੂੰ ਆਪਣੀ ਗੱਲ ਕਰ ਮੈਂ ਤੈਨੂੰ ਏ ਕਹਿਣੀ ਬੇਸ਼ਕ ਤੈਨੂੰ ਨਹੀਂ ਪਤਾ ਤੂੰ ਦੇਖਿਆ ਨਹੀਂ ਸੀਗਾ ਆਪਾਂ ਉੱਧਰ ਜਾਂਦੇ ਪਏ ਸੀ ਤੇ ਆਟੀਆਂ ਆਪਦੀਆਂ ਕਿੱਦਾਂ ਉੱਡੀ ਜਾਂਦੀ ਸੀ

ਉਹੀ ਤੇ ਦੱਸ ਤਾਂ ਸਹੀਂ ਨਾਲ ਜਿਹੜੇ ਦੂਹੇ ਬਹੀਏ ਹੋਣਾ ਦੀਆ ਉਹ ਵੀ ਸਾਰੀਆਂ ਕਿੱਦਾ walk ਕਰਦੀਆਂ ਤਾਂ ਅੱਗਲੀਆਂ ਠੀਕ ਨਹੀਂ ਬਾਜੀ ਮੈਂ ਕਿਹਾ ਨਹੀਂ ਖੰਗ ਕੀਤੀ ਤੈਨੂੰ ਸੁਣਿਆ ਹੈ ਨਹੀਂ ਮਾੜਾ ਜਿਹਾ ਏਹਦਾ ਇਹਦਾ ਮਾੜਾ ਜਾ ਇਸ਼ਾਰਾ ਜਾਂ ਹੋਇਆ ਸੀ ਲੇਕਿਨ ਨਹੀਂ ਕੋਈ ਨਹੀਂ ਹੁਣ ਤੇ ਬਿਲਕੁਲ ਠੀਕ ਨਾ ਹੁਣ ਤੇ ਚੁੱਪ ਨਾ ਮੈਂ ਇੱਕ ਵਾਰ ਇੱਕ ਮਿੰਟ ਠਿਹਰ ਮੈਨੂੰ ਕਹਿ ਲੈਣ ਦੇ

ਅੱਬੂ audio record ਕਰਦੇ ਬੋਲੋਓ ਨਾ ਹਮ ਚਲੋਂ ਠੀਕ ਆ

ਹਾਂਜੀ ਹਾਂਜੀ ਮੈਂ ਕਿਹਾ ਚਲੋਂ ਕੋਈ ਨਹੀਂ ਤੂੰ ਮੈਨੂੰ ਦੱਸ ਹੁਣ ਤੂੰ ਕਿੱਦਣ ਤੋਂ ਸ਼ੁਰੂ ਕਰਨੀ ਆ ਤੇ ਤੂੰ ਤੇਰਾ ਕੀ ਇਹਦੇ ਬਾਰੇ ਚ ਹਲਾਤ ਆ

ਠਾਹਟ ਕਿੱਲੋ ਤੋਬਾ ਠਾਹਟ ਕਿੱਲੋ ਥੋੜਾ ਦੇਖ ਇੱਕ ਨੋਜਵਾਨ ਕੁੜੀ ਦਾ ਅੱੜਤਾਲੀ ਕਿੱਲੋ ਹੋਣਾ ਚਾਹੀਦਾ ਬਾਬਾ ਜੀ ਇੱਦਾਂ ਤੁਸੀਂ ਕਹਿ ਪੱਤਲੀ ਲੱਗਦੀ ਆ ਹੁਣ ਮੈਂ walk ਸ਼ਾਕ ਕਰਦੀਆਂ ਇਹਦਾ ਦੇ ਕੰਮ ਕਰਦੀ ਵਰਜਿਸ ਚੰਗੀ ਥੋੜੀ ਲੱਗਦੀ ਆ ਮੈਂ ਨਹੀਂ ਕਰਨਾ ਮੋਟੇ ਹੀ ਕਰਨ

ਨਹੀਂ ਬਾਜੀ ਨਿੱਕਾ ਜਾ ਘਰ ਆਪਣਾ ਇੱਥੇ ਨਾ ਤੁਰ ਹੁੰਦਾ ਨਾ ਕੁੱਝ ਹੋਰ ਕਿੱਥੇ ਤੁਰਨਾ ਬੰਦੇ ਨੇ ਕਿੱਥੇ ਕਰਨੀਆਂ ਉਹ ਚੀਜ਼ਾਂ ਲੈ ਕੋਈ ਗੱਲ ਨਹੀਂ ਨਹੀਂ ਇੱਦਾਂ ਨਹੀਂ ਹੋਣਾ ਤੂੰ ਅਹ ਘਰ ਛੋਟੇ ਵੱਡੇ ਦੀ ਗੱਲ ਨਹੀਂ ਹੁੰਦੀ ਜਿਹਨਾ ਨੇ ਜਿਹਨਾ ਨੇ ਤੁਰਨਾ ਹੁੰਦਾ ਨਾ ਸੁਭਾਹ ਦੀ ਸੈਰ ਕਰਨੀ ਹੁੰਦੀ ਆ ਉਹ ਇੱਦਾਂ ਵੀ ਕਰ ਲੈਂਦੇ ਆ ਆਪਣੇ ਅੰਦਰ ਹੀ ਉਹ ਤੁਰ ਫ਼ਿਰ ਲੈਣੀਆਂ ਇਹ ਗੱਲ ਨਹੀਂ ਹੋ ਤੂੰ ਆਪਣਾ ਛੋਟਾ ਜਾ suit ਕੋਈ shirt ਹੁੰਦੇ ਏ walk ਕਰਨੇ ਆਲੇ ਉਹ ਤੂੰ ਮਤਲਬ ਤੁਰਨੇ ਫਿਰਨੇ ਆਲੇ ਸਵੇਰ ਨੂੰ ਜਿਹੜਾ ਸੁਭਾ ਦੀ ਸੈਰ ਲਈ ਚਾਹੀਦਾ ਵੇ ਉਹ ਤੂੰ ਲਿਆ ਕੱਪੜੇ ਤੂੰ ਜਾਇਆ ਕਰ ਹੈ ਅੱਛਾ ਬਾਜੀ ਉਹ ਦੇਖਿਆ ਸੀ ਨਾ ਤਾਂ ਉਹਦੇ ਵਿੱਚ ਉਹ ਜਦੋਂ ਮੁਸ਼ਤ ਦੁਆ ਹੋਣੀ ਰੋਜ ਕਿੱਦਾ ਪਾਰਕ ਜਾਂਦੀ ਹੁੰਦੀ ਸੀ ਸਵੇਰੇ ਤੜਕੇ ਤੜਕੇ ਹਨਾ ਹਾਂ ਉਹੀ ਤੇ ਉਹ ਅੱਗਲੇ ਦੇਖਲਾ ਕਿੰਨੇ ਸੋਹਣੇ ਵੀ ਸੀ

ਹਾਂ ਉਹ ਜਿਆਦਾਤਰ ਲੋਕ ਸਾਰੇ ਤੁਰਦੇ ਹੀ ਹੁੰਦੇ ਆ ਪੈਦਲ ਤੁਰਨਾ ਫ਼ੇਰ ਬਹੁਤ ਜਰੂਰੀ ਹੁੰਦਾ ਪੈਦਲ ਤੁਰਨਾ ਬਹੁਤ ਜਰੂਰੀ ਆ ਇਹ ਮੈਂ ਤੈਨੂੰ ਇਹ ਕਹਿਣੀ ਏ ਕੇ ਦੂਸਰਾ ਇੱਥੇ ਸਾਡੀ ਕੁੜੀ ਸੀਗੀ ਉਹ ਉਹਨੇ ਆਪਣਾ special ਬਾਹਰੋ ਮਗਵਾਇਆ ਸੀਗਾ ਬਾਹਰੋ ਨਹੀਂ ਮਤਲਬ online ਕਿੱਥੋ order ਕੀਤਾ ਸੀਗਾ ਉਹਨੇ ਉਹਦਾ ਸੀਗਾ ਇੱਦਾਂ ਉਹ ਤਾਂ ਢਿੱਡ ਨੂੰ ਵੀ ਖਿੱਚ ਕੇ ਬਣ ਲੈਂਦੀ ਸੀਗੀ ਲੱਤਾਂ ਨੂੰ ਵੀ ਪੈਰਾ ਨੂੰ ਵੀ ਜਿਸਮ ਨੂੰ ਹਰ ਹਿੱਸੇ ਦੀ ਵੀ ਅਲੱਗ ਹੋ ਰਹੀ ਏ ਉਹਨਾ ਨੇ ਬਣਾਏ ਹੋਏ ਸੀ ਹਿੱਸੇ ਤੇ ਉਹ ਪਾ ਲੈਂਦੀ ਸੀ ਤੇ ਫਾਈਕਾ ਤੇ ਹੈ ਵੀ ਉਹ ਟਿੱਡੀ ਜੀ ਸੀ ਤੇ ਚੱੜ ਜਾਂਦੀ ਸੀ ਛੱਤ ਤੇ ਤੀਸਰੀ ਮੰਜਿਲ ਤੇ ਉੱਥੇ ਜਾਕੇ ਉਹ ਨੱਠਦੀ ਸੀ ਉਹ mam ਉਹਨੂੰ ਗਾਲਾਂ ਕੱਢਦੀ ਸੀ ਕੇ ਤੂੰ ਮੇਰੇ ਤਾਂ ਮੇਰੇ ਕਮਰੇ ਦੀ ਤੂੰ ਛੱਤ ਹਿਲਾ ਤੀ ਏ

ਉਹ ਦੋ ਤਿੰਨ ਕਰਦੀ ਸੀ ਮੈਂ ਕਿਹਾ ਤੂੰ ਰੋਜ ਜਾਇਆ ਕਰ ਦੋ ਬਾਅਦ ਉਹ ਕੋਈ ਨਹੀਂ ਸੀ ਜਾਂਦੀ ਉਹ ਇੱਦਾਂ ਤਾਂ ਕਰਕੇ ਨਹੀਂ ਸੀ ਜਾਂਦੀ ਕੇ ਬੱਸ ਪਹਿਲੇ ਦੋ ਦਿਨ ਉਹ ਇੰਨਾ ਨੱਠ ਭੱਜ ਲੈਂਦੀ ਸੀ ਉਹ ਤੋਂ ਬਾਅਦ ਉਹਦਾ ਦਿਲ ਭਰ ਜਾਂਦਾ ਸੀ ਇਸ ਲਈਏ

ਤੇ ਬਾਜੀ ਜਿਹੜਾ ਘਰ ਦਾ ਕੰਮਕਾਜ ਇੱਕ ਵਾਰੀ ਸਵੇਰ ਤੋ ਲੱਗੇ ਸ਼ਾਮ ਤੱਕ ਘਰ ਦਾ ਕੰਮਕਾਜ ਕਰੇ ਸਾਰਾ ਕਰੇ ਉਹ ਵੀ ਤੁਰਨੇ ਚ ਆਉਦਾ ਜਾਂ ਉਹ ਨਹੀਂ ਤੁਰਨੇ ਚ ਆਉਦਾ ਉਹ ਬੰਦੇ ਦੀ ਥਕਾਵਟ ਹੁੰਦੀ ਏ ਉਹ ਚ ਬੰਦੇ ਦੀ ਤਾਕਤ ਲੱਗਦੀ ਆ ਕੰਮ ਕਰਦਾ ਦਿਮਾਗ ਹਰ ਜਗ੍ਹਾ ਚ ਇਹਦੇ ਵਿੱਚ ਸਿਰਫ਼ ਮਜ਼ੇ ਮਜ਼ੇ ਆਪਣੇ ਆਪ ਨੂੰ ਸਕੂਨ ਦੇਣ ਲਈ ਨੂੰ ਕਰੀ ਦਾ ਸਵੇਰ ਨੂੰ

ਨਹੀਂ walk ਸਵੇਰੇ ਕਰਨਾ ਹੀ ਜਰੂਰੀ ਏ ਰਾਤ ਨੂੰ ਵੀ ਕਰ ਸਕਦੇ ਹਾਂ ਜਿਹਨਾ ਕੋਲ ਨਹੀਂ time ਉਹ ਰਾਤ ਨੂੰ ਕਰ ਸਕਦੇ ਏ ਕਿਉਂਕਿ ਰਾਤ ਨੂੰ ਵੀ ਮੋਸਮ ਠੰਡਾ ਹੁੰਦਾ ਉਹਦੋ ਬੰਦੇ ਨੂੰ ਸੁਕੂਨ ਹੁੰਦਾ walk ਦਾ ਮਤਲਬ ਹੁੰਦਾ ਤੁਰਨ ਫਿਰਣ ਦਾ ਮਤਲਬ ਹੁੰਦਾ ਵਾ ਸੁਕੂਨ ਕਰਨਾ ਕੇ ਜਿਸਮ ਨੂੰ ਹਰ ਹਿੱਸੇ

ਏ ਹੁੰਦਾ ਵਾ ਕਿਸੇ ਲੋਕਾਂ ਇਹਨਾ time ਨਹੀਂ ਹੁੰਦਾ ਵੀ ਉਹ ਰਾਤ ਨੂੰ ਕਰ ਲੈਂਦੇ ਏ ਲੇਕਿਨ ਬਹੁਤੇ ਸੁਭਾ ਕਰਦੇ ਏ ਲੋਕੀਂ ਆਪਣਾ time ਕੱਢਦੇ ਏ ਅੱਛਾ ਤੇ ਬਾਜੀ ਸਾਡੇ hostel ਵਿੱਚ ਹੀ ਇੱਦਾਂ ਹੀ ਆ ਰਾਤ ਨੂੰ ਖਾਣਾ ਖਾਣ ਤੋ ਬਾਅਦ ਅੱਠ ਵਜ਼ੇ ਤੋ ਸਾਰੀਆਂ ਬਾਹਰ ground ਭਰਿਆ ਹੁੰਦਾ ਕੁੜੀਆਂ ਹੀ ਕੁੜੀਆਂ ਲੱਗੀਆ ਹੁੰਦੀਆਂ ਇੰਨੀਂ ਇੰਨੀਂ ਘੰਟਾ ਘੰਟਾ ਚੱਲਦੀਆਂ ਤੇ ਤਾਂਹੀ ਉਹ ਸੋਹਣੀਆਂ ਨਾ ਉਹਨਾ ਦਾ ਮੈਂ ਜੋ ਇੱਥੇ ਤੈਨੂੰ ਮੈਂ ਆਪਣੀ ਗੱਲ ਦੱਸਾ ਮੈਂ ਜਦੋਂ walk ਮਤਲਬ ਇਸ ਵੇਲੇ ਨੂੰ ਤੁਰ ਪੈਂਦੀ ਆ ਬਹਾਰ ਤੇ ਮੇਰਾ ਰੰਗ ਐਨਾ ਨਿੱਖਰ ਆਂਦਾ ਆ ਮੈਨੂੰ ਕੁੜੀਆਂ ਕਹਿੰਦਿਆਂ ਤੇਰੇ ਮੂੰਹ ਤੇ ਦਾਣੇ ਕਿੱਧਰ ਗਏ ਤੂੰ ਤੇ ਇੱਡੀ ਸੋਹਣੀ ਹੋ ਗਈ